ਜੀ ਜੋ ਕਿ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾਂ ਨੰਦ ਲਾਲ ਨੂਰਪੁਰੀ ਬਾਰੇ।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 ਏਥੇ ਘਰ ਘਰ ਫਾਹੀਆਂ ਗੱਡੀਆਂ ਤੇ ਤੂੰ ਛੁਰੀਆਂ ਹੇਠ ਨਾ ਆ ਏਥੇ ਡਾਕੇ ਪੈਣ ਦੁਪਹਿਰ ਨੂੰ ਤੇਰੇ ਆਲ੍ਹਣੇ ਦੇਣਗੇ ਢਾ, ਏਥੇ ਜ਼ਹਰ ਭਰੇ ਵਿਚ ਦਾਣਿਆਂ ਵਿੱਚ ਦਾਣਿਆਂ ਤੇਰੀ ਦਿੱਤੀ ਚੋਗ ਖਿੰਡਾ ਏਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿਚ ਜ਼ੁਲਫ਼ਾਂ ਪਾ, ਏਥੇ ਗਾਨੇ ਵਿੱਚ ਪਛਤਾਈਆਂ ਕੋਈ ਮਨੋ ਨਾ ਲੱਥੜੇ ਚਾ ਏਥੇ ਛੈਲਾਂ ਫਾਹੇ ਖਾਂਦੀਆਂ ਅੱਜ ਗਜ਼ ਗਜ਼ ਵਾਲ ਵਧਾ, ਏਥੇ ਡੁਬ ਡੁਬ ਮੋਈਆਂ ਹੋਣੀਆਂ ਏਥੇ ਲੂਹ ਲਹੂ ਭਰੇ ਦਰਿਆ ਏਥੇ ਕਬਰੀਂ ਸੁੱਤੇ ਸੂਰਮੇ ਅੱਜ ਮਾਵਾਂ ਨੂੰ ਤੜਫਾ ਏਥੇ ਵੱਡੀਆਂ ਖੰਭਾਂ ਵਾਲੀਆਂ ਅੱਜ ਤੁਰੇ ਖੰਡ ਖੁਹਾ ਏਥੇ ਬੰਦੇ-ਖਾਣੇ ਆਦਮੀ ਏਥੇ ਭੈਣ ਭਰਾ ਭੈਣ ਮਾਰ ਭਰਾ ਏਥੇ ਕਲੀਆਂ ਵਰਗੀਆਂ ਸੂਰਤਾਂ ਅੱਜ ਦਿੱਤੀਆਂ ਸਾੜ ਖਪਾ ਉਹ ਤੂੰ ਸੁਤੇ ਫਨੀਅਰ ਛੇੜ ਨਾ, ਏਥੇ ਵੱਖਰੀ ਬੀਨ ਵਜਾ ਏਥੇ ਭਾਈ

ਜੰਗਲੀ ਹੈ ਨਹੀਂ ਘਾਹ ਏਥੇ ਹਸਦੇ ਗੁ~ ਫੁੱਲ ਗੁਲਾਬ ਦੇ ਵੈਰੀ ਸੁੱਕਣੇ ਦੇਂਦੇ ਪਾ ਏਥੇ ਹੱਸਣਾ ਮੌਤ ਨਿਸ਼ਾਨੀਆਂ, ਏਥੇ ਡਰ ਕੇ ਝੱਟ ਲੰਘਾ, ਏਥੇ ਵੈਣ ਤੇ ਪੌਂਦੀਆਂ ਬੁਲਬੁਲਾਂ ਅੱਜ ਵਰ~ ਵਗ ਗਈਆਂ ਹੋਣ ਹਵਾ ਤੇ ਮੇਰੇ ਕੋਲ ਜਿਹੜੀ ਅੱਜ ਦੂਜੀ ਕਵਿਤਾ ਹੈ ਤੁਹਾਡੇ ਲਈ ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਵਧੀਆ ਰਚਨਾ ਹੈ ਤੇ ਬਹੁਤ ਹੀ ਵਧੀਆ ਕਵਿਤਾ ਹੈ ਇਸਨੂੰ, ਚੁੰਮ ਕੇ ਰੱਖੋ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚ ਲੜਕੇ ਸਿਪਾਹੀ ਮੇਰੇ

ਵਿੱਚ ਗੋਰੀਆਂ ਕੱਲ੍ਹ ਦੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ ਚੁੰਮ ਚੁੰਮ ਰੱਖੋ ਘੋੜੀਆਂ ਦੇ ਪੌੜ ਜਦੋਂ ਕੰਨ~ ਕੰਨਾਂ ਸੁਣੇ ਵੱਜਦੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ ਲਹੂ ਵਿੱਚ ਭਿੱਜੀ ਘੋੜੀ ਵੇਖ ਝੁੱਬਾਂ ਮਾਰਦੀ, ਚੁੰਮ ਚੁੰਮ ਰੱਖੋ। ਲੱਗੇ ਹੋਏ ਕਾਠੀ ਉਤੇ ਲਹੂ ਦੇ ਲਹੂ ਨੇ ਇਹ ਦੱਸਿਆ ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਰਾਖ

ਖ਼ੁਸ਼ਨੁਮਾ ਪਲ ਸੀਗਾ ਜਦੋਂ ਇਹਨਾਂ ਨੂੰ award ਪ੍ਰਾਪਤ ਹੋਏ, ਇਸ ਕਵਿਤਾ ਵਜੋਂ ਤੇ ਜੋ ਕਿ ਮੈਂ ਤੁਹਾਨੂੰ ਅੱਜ ਹੁਣ ਦੱਸਣ ਜਾ ਰਿਹਾਂ ਗਾ ਇਹ ਕਵਿਤਾ ਇਵੇਂ ਹੈ ਚੰਨ ਵੇ ਕੀ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਏਥੇ ਲੋਹੇ ਸੋਨੇ ਕੱਚ ਦਾ ਬੀਬਾ ਇੱਕ ਬਜ਼ਾਰੀਂ ਭਾ ਮੇਲ ਆਉਂਦੀ ਕਿ ਸ਼ੌਂਕਣ ਮੇਲੇ ਦੀ, ਚੰਨ ਵੇ ਤੇਰੇ ਉੱਤੇ ਲੈ ਕੇ ਅੰਬੀਆਂ ਅੰਬ ਰਸੀਆਂ ਗਲ ਪਾ ਕੇ ਵਾਸਕਟ ਕਲੀ ਕਾਲੀ ਮੁਰੱਬਿਆਂ ਵਾਲੀ, ਕਿ ਸ਼ੌਂਕਣ ਮੇਲੇ ਦੀ ਚੰਨ ਵੇ ਲਡੂਆਂ ਦਾ ਭਾ ਪੁਛਦੀ ਚੰਨ ਚੜ੍ਹਿਆ ਸ਼ਹਿਰ ਵਿੱਚ ਸਾਰੇ ਕਿ ਛਿਪ ਗਏ ਤਾਰੇ ਕਿ ਸ਼ੌਂਕਣ ਮੇਲੇ ਦੀ,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 ਚੰਨ ਵੇ ਕੁੜਤੀ 'ਚੋਂ ਅੱਗ ਸਿੰਮਦੀ ਉਹਦੇ ਦੀ ਚਾਨਣੀ ਦਮਕੇ ਕਿ ਬਿਜਲੀ ਚਮਕੇ ਕਿ ਸ਼ੌਂਕਣ ਮੇਲੇ ਦੀ, ਚੰਨ ਵੇ ਕਿ ਰਾਹੀਆਂ ਨੂੰ ਰਾਹ ਭੁੱਲ ਗਏ ਓਹਦੇ ਗੋਰਿਆਂ ਹੱਥਾਂ ਦੀ ਮਹਿੰਦੀ ਬੜਾ ਚਾਅ ਬੜਾ ਗੱਲ ਪੈਂਦੀ ਕਿ ਸ਼ੌਂਕਣ ਮੇਲੇ ਦੀ ਇਹ ਇੱਕ ਜੋ ਕਿ ਤੁਹਾਨੂੰ ਦੱਸਿਆ ਵਧੀਆ ਕਵਿਤਾ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਇਹਦੇ ਨਾਲ ਤੁਹਾਡਾ ਮਨ ਬਹੁਤ ਹੀ ਪਵਿੱਤਰ ਹੋ ਜਾਊਗਾ ਤੇ ਮਨ ਗਦ ਗਦ ਹੋਏਗਾ ਤੇ ਦੂਜੀ ਆਪਣੀ ਕੋਲ ਹੈਗੀ ਇੱਕ ਹੋਰ ਵਤਨ ਦਾ ਸ਼ਹੀਦ ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣੀ ਮੇਰੇ ਖ਼ੂਨ ਦੀ ਇੱਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ ਕਿਸੇ ਅਬਲਾ ਦਾ ਹੱਥ ਫੜਕੇ, ਮੇਰੇ ਖ਼ੂਨ ਦੀ ਲਾ ਮਹਿੰਦੀ, ਉਹਦੀ ਦੁਨੀਆਂ ਵਸਾ ਦੇਣੀ ਮੇਰੀ ਦੁਨੀਆਂ ਮਿਟਾ ਦੇਣੀ। ਮੈਂ ਵਤਨ ਦਾ ਸ਼ਹੀਦ ਹਾਂ ਦੇਣਾ ਨਾ ਕਿਸੇ ਪੈਸਾ ਮੇਰੇ ਰੋਂਦੇ ਨਿਆਣੇ ਨੂੰ, ਮੇਰੀ ਮਿੱਟੀ ਦੀ ਮੁੱਠ ਭਰ ਕੇ, ਓਹਦੀ ਝੋਲੀ ਵਿੱਚ ਪਾ ਦੇਣੀ। ਮੈਂ ਵਤਨ ਦਾ ਸ਼ਹੀਦ ਹਾਂ ਮੇਰੇ ਘਰ ਦੇ ਹਨੇਰੇ ਵਿੱਚ ਬੈਠੀ ਹੈ ਉਜੜੀ ਹੋਈ ਉਹਦੇ ਨੈਣਾਂ ਦੀ ਲੋ ਖੋਹ ਕੇ, ਦੀਵਾਲੀ ਜਗਾ ਦੇਣੀ ਮੈਂ ਵਤਨ ਦਾ ਸ਼ਹੀਦ ਹਾਂ, ਤੇ ਇਹ ਕਹਾਣੀ ਜਿਹੜੀ ਹੈ ਇੱਥੇ ਹੀ ਸਮਾਪਤ ਹੁੰਦੀ ਹੈ। ਤੇ ਇੱਕ ਹਰਭਜਨ ਸਿੰਘ ਦੀ ਤੁਹਾਨੂੰ ਮੈਂ ਉਸ ਤੋਂ ਪਹਿਲਾਂ ਖਤਮ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਇੱਕ ਮਾਏਂ ਨੀ ਕਵਿਤਾ ਹੈ, ਤੇ ਸੁਣਕੇ ਜ਼ਰਾ ਮਾਏ ਨੀ, ਕਿ ਅੰਬਰਾਂ ਵਿੱਚ ਰਹਿਣ ਵਾਲੀਏ ਸਾਨੂੰ ਚੰਨ ਦੀ ਗਰਾਹੀ ਦੇ ਦੇ ਮਾਏ ਨੀ ਅੰਬਰਾਂ ਵਿੱਚ ਰਹਿਣ ਵਾਲੀਏ ਸਾਨੂੰ

ਬਾਕੀ ਜਿਹੜੀ ਕਹਾਣੀ ਹੈ ਇਹ ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ ਹੁਣ ਲਈ ਤੁਹਾਡਾ ਧੰਨਵਾਦ ਕਰਦਾਂ ਗਾ ਨਮਸ਼ਕਾਰ ਧੰਨਵਾਦ।

ਅੱਛਾ, ਤਾਂ ਠੀਕ ਭਾਜੀ ਠੀਕ ਠਾਕ ਹੋ? ਬੜੀ ਵੱਡੀ ਖ਼ੁੱਸ਼ਖਬਰੀ ਮੈਂ ਮਿਲੀ ਸੀਗੀ ਮੈਂ ਦੇਖ ਲਈਏ ਭਾਈ ਨੂੰ ਹੈ ਸਾਡਾ ਚੇਤਾ ਕਿ ਨਹੀਂ ਮੈਂ ਤੁਹਾਡੇ ਤੋਂ ਭਾਜੀ party ਲੈਣੀ ਸੀਗੀ ਮੈਨੂੰ ਪਤਾ ਲੱਗਿਆ ਤੁਹਾਨੂੰ ਨੌਕਰੀ ਮਿਲ ਗਈ ਹੈ ਹਨਾ,

ਹੋਰ ਯਾਰ ਸਹੀ ਆ ਮੈਂ ਖੁੱਦ ਦੇਖਾਂ ਚਾਰ ਸਾਲ ਧੱਕੇ ਖਾਏ ਆ ਇੰਨੇ test ਦਿੱਤੇ ਆ ਅੱਜ ਤੱਕ ਕੋਈ ਨੀ ਹੋਇਆ clear ਤੇ ਤੁਸੀਂ ਭਾਈ ਪਹਿਲੀ ਵਾਰੀ ਤੇ ਭਾਈ ਕ~ ਕਿਹੜੀ ਨੌਕਰੀ ਮਿਲੀ ਹੈ ਕਿਹਦੇ 'ਚ ਕੀਤਾ ਤੁਸੀਂ test clear ਕੀਤਾ ਸੀਗਾ ਅੱਛਾ teacher

ਦੱਸ ਵੀ ਯਾਰ ਤੁਹਾਨੂੰ ਤੁਹਾਨੂੰ ਵੀ ਪਤਾ ਸਰਕਾਰੀ ਨੌਕਰੀ ਸਾਨੂੰ ਤੇ ਮਤਲਬ ਮਿਲੀ ਨੀ ਹੈ ਧੱਕੇ ਖਾ ਰਹੇ ਨੇ ਕਦੇ ਕਿਸੇ ਦੇਖਣੇ ਆਂ ਹਾਂਜੀ ਪਰ ਤਾਂ ਵੀ ਤੁਹਾਨੂੰ ਆਸ ਅੰਦਰੋਂ ਮਤਲਬ ਕਿਤੇ ਉਮੀਦ ਸੀਗੀ ਤੁਹਾਨੂੰ ਮਤਲਬ ਕਿ ਭਰੌਸਾ ਸੀਗਾ ਕਿ ਮਿਲ ਸਕਦੀ ਹੈ ਤੇ ਮਿਲ ਹੀ ਗਈ ਤੁਹਾਨੂੰ ਤੁਹਾਡੀ ਮਿਹਨਤ ਸਫ਼ਲ ਹੋਈ ਹੈ ਭਾਜੀ ਤੁਹਾਡੀ ਮਿਹਨਤ ਦਾ ਹੈ ਤੇ ਇਹ ਮਿਹਨਤ ਹੀ ਹੁੰਦੀ ਆ ਕਈ ਵਾਰੀ ਕਿਸ਼ਮਤ ਵੀ ਹੈਗੀ ਹੈ

ਬਿਲਕੁਲ ਯਾਰ ਮੈਂ ਦੇਖ ਨਾ ਮੈਂ ਖੁੱਦ ਦੇਖੋ ਭਾਜੀ ਮੈਂ ਖੁੱਦ ਸਰਕਾਰੀ ਨੌਕਰੀ ਲਈ ਧੱਕੇ ਖਾਂਦਾ ਲੇਕਿੰਨ ਮੈਂ private ਕੰਮ ਵੀ ਕਰਦਾ, ਮੈਨੂੰ ਪਤਾ ਨਾ private ਕੰਮ ਲਈ ਕਿੰਨੇ ਧੱਕੇ ਮਾਰਦੇ ਆ ਬੰਦੇ ਜਿਹੜੇ ਉਹਨਾਂ ਨੂੰ ਕੰਮ ਚਾਹੀਦਾ time ਘੱਟ ਦਿੰਦੇ ਨੇ ਮਿਹਨਤ ਮਤਲਬ ਕਿ rest time ਘੱਟ ਆ ਉਹ ਕੰਮ ਮਤਲਬ ਕਿ ਅੱਠ ਅੱਠ ਦਸ ਦਸ ਘੰਟੇ ਤਾਂ ਕੰਮ ਕਰਨਾ ਪੈਂਦਾ private ਤੁਹਾਨੂੰ ਪਤਾ ਤੁਸੀਂ ਸਰਕਾਰੀ ਨੌਕਰੀ ਤੇ ਕਿ ਤੁਹਾਡਾ ਮਜ਼ਾ ਹੀ ਆ ਹੁਣ duty ਇੰਨੀ ਘੈਂਟ ਹੈ ਤੇਰੀ ਪੰਜ ਛੇ ਘੰਟੇ classes ਲੱਗਣੀਆਂ duty ਉਸ ਤੋਂ ਬਾਅਦ 'ਚ ਵਿਹਲੇ ਤੁਸੀਂ

ਬਿਲਕੁਲ ਭਾਜੀ ਨੌਕਰੀ ਤੁਸੀਂ ਕਹਿ ਰਹੇ ਸਰਕਾਰੀ ਨੌਕਰੀ ਤਾਂ ਸਰਕਾਰ ਨੇ ਖ਼ਤਮ ਹੀ ਕਰ ਦਿੱਤੀ ਹੈ ਕਿੰਨੇ ਸਰਕਾਰੀ ਮਹਿਕਮੇ ਹੁੰਦੇ ਸੀ ਜਿਵੇਂ ਤੁਹਾਨੂੰ ਪਤਾ bank ਵੀ ਕਿਸੇ time ਸਰਕਾਰੀ ਹੁੰਦੇ ਸੀਗੇ ਕਈ ਮਹਿਕਮੇ ਹੁਣ ਸਭ ਕੁਛ private ਕਰੇ trains ਵਗ਼ੈਰਾ ਜਿਹੜੀਆਂ ਹੈਗੀਆਂ railway ਇਹ ਸਭ ਕੁਛ ਤੁਹਾਨੂੰ ਪਤਾ private ਕਰ ਦਿੱਤੇ ਹੈ ਹੁਣ ਕਿੰਨਾ ਮਤਲਬ ਕਿ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਸਰਕਾਰੀ ਨੌਕਰੀਆਂ ਖ਼ਤਮ ਕਰ ਰਹੇ ਨੇ ਕਿੰਨੇ ਬੇਰੁਜ਼ਗਾਰੀ ਕਿੰਨੀ ਵੱਧ ਗਈ ਹੈ COVID ਤੋਂ ਬਾਅਦ ਫਿਰ ਤੁਹਾਨੂੰ ਪਤਾ COVID 'ਚ ਕਿੰਨੀ ਉਹ ਸੀਗਾ

ਹਾਂਜੀ ਭਾਜੀ ਹੁਣ ਤੁਸੀਂ ਦੱਸ ਰਹੇ ਹੋ ਇੰਨਾ ਪੜ੍ਹ ਲਿਖ ਕੇ ਇੰਨਾ ਫਿਰ ਵੀ ਮਤਲਬ ਕਿ ਪੜ੍ਹਾਈ ਤੇ ਇੰਨਾ ਖ਼ਰਚਾ ਕਰਕੇ ਮਾਂ ਪਿਓ ਨੇ ਖ਼ਰਚਾ ਕੀਤਾ ਤੇ ਬੱਚੇ ਜਿਹੜੇ ਸੀਗੇ ਖੁੱਦ ਵੀ ਪੜ੍ਹਦੇ ਆ ਆਪਣਾ ਖ਼ਰਚਾ ਖੁੱਦ ਵੀ ਕਰਦੇ ਨੇ ਕਈ ਬੱਚੇ ਆਪਣੀ ਪੜ੍ਹਾਈ ਦਾ ਇੰਨਾ ਮਤਲਬ ਕਿ ਇੰਨਾ ਖ਼ਰਚਾ ਕਰਕੇ ਫਿਰ ਜੇ ਨੌਕਰੀ ਨਾ ਮਿਲੇ ਕੋਈ ਚੱਜ ਦੀ ਜਿਹੜੀ salary ਮਾੜੀ ਮੋਟੀ ਦੇਖੋ ਉਹ ਵੀ private ਮਿਲ ਗਈ ਉਹਦੇ 'ਚ ਕਿੰਨੀਆਂ ਕੁ ਹੈ ਦਸ ਪੰਦਰਾਂ ਇਹਦੇ ਵਿੱਚ ਵਿੱਚ ਮਿਲਣੀ ਹੈ ਹੁਣ ਜਿਹੜੀ ਵੱਡੀ companies ਨੇ ਹੁਣ ਕਈ ਬੱਚੇ engineering ਕਰਦੇ ਆ engineering ਕਿੰਨੀ ਬੱਚੇ ਕਰਦੇ ਆ ਹੁਣ ਤੁਹਾਨੂੰ ਪਤਾ ਸਾਡੇ ਦੇਸ 'ਚ ਕਿੰਨੇ ਮਤਲਬ ਕਿ ਕਿੰਨੇ ਲੱਖ engineer ਤਿਆਰ ਹੁੰਦੇ ਤੇ ਆ ਜਾ ਕੇ ਉਹਨਾਂ ਨੂੰ ਜਿਹੜੀ job ਵਗ਼ੈਰਾ ਮਿਲਦੀ ਹੈ ਉਹ ਹਜ਼ਾਰਾਂ ਵਿੱਚ ਜਾ ਕੇ ਮਿਲਦੀ ਹੈ ਤੇ ਜਿਹੜੇ ਬੱਚੇ ਇੰਨੇ ਬੱਚਿਆਂ ਨੇ engineering ਕੀਤੀ ਹੈ ਲੱਖਾਂ ਦੇ ਹਿਸਾਬ ਨਾਲ ਉਹ ਬਾਕੀ ਬੱਚੇ ਤੇ ਬੇਰੁਜ਼ਗਾਰ ਕਰਕੇ ਕੋਈ ਆਟੋ ਚਲਾ ਕੋਈ ਰਿਕਸ਼ਾ ਚਲਾ ਕੋਈ ਕੁੱਝ ਕਰ ਰਿਹਾ ਕੋਈ ਦਿਹਾੜੀ ਮਜ਼ਦੂਰੀ ਕਰ ਰਿਹਾ even ਇਹ ਚੀਜ਼ਾਂ ਚੱਲ ਰਹੀਆਂ, ਮੈਂ ਕਹਿਨਾ ਸਰਕਾਰ ਨੂੰ ਮਤਲਬ ਕਿ ਨੌਕਰੀਆਂ ਤਾਂ ਹੀ ਤੇ ਸਾਡੇ ਦੇਸ ਦੇ ਜਿਹੜੇ ਨੌਜਵਾਨ ਵਗ਼ੈਰਾ ਹੈਗੇ ਨੇ ਇਹ ਬਾਹਰ ਭੱਜਦੇ ਹੈ ਬਾਹਰ ਕਿਤੇ ਕੰਮ ਦੇਖਦੇ ਨੇ ਬਾਹਰ ਵੀ ਇਹ ਹੈ ਕਿ ਜਿਹੜੀ salary ਵਗ਼ੈਰਾ ਸਹੀ ਮਿਲ ਰਹੀ ਹੈ ਪੈਸੇ ਕਮਾਉਣ ਦੇ ਚੱਕਰਾਂ ਕੰਮ ਤੇ ਉੱਥੇ ਵੀ ਉਞ ਹੀ ਹੈ ਦਿਹਾੜੀ ਮਜ਼ਦੂਰਾਂ ਵਾਲਾ ਹੀ ਕਰ ਰਹੇ ਨੇ,

ਹਮ ਤੁਸੀਂ ਪਤਾ ਨੀ ਕਿੱਦਾਂ ਹੋ ਗਏ ਭਾਜੀ ਤੁਸੀਂ ਤੁਹਾਨੂੰ ਵੀ ਪਤਾ ਨੀ ਕਿੱਦਾਂ ਮਿਲ ਗਈ ਹੈਗੀ। ਬਿਲਕੁਲ ਯਾਰ ਤੈਨੂੰ ਪਤਾ ਜਿਹੜੇ ਜਿਹੜੇ ਬੇਰੁਜ਼ਗਾਰ ਰਹਿ ਜਾਂਦੇ ਨੇ ਜਿਹਨੂੰ ਨੌਕਰੀਆਂ ਵਗ਼ੈਰਾ ਨੀ ਮਿਲਦੀਆਂ ਆ ਜਾ ਕੇ ਕੀ ਕਰਦੇ ਤੁਹਾਨੂੰ ਪਤਾ ਪੰਜਾਬ ਦੇ ਨੌਜਵਾਨਾਂ ਨੇ ਕੀ ਕਰਨਾ ਆ ਜਾ ਕੇ ਤੁਸੀਂ ਵੇਖਿਆ ਕਈ ਵਾਰ ਨਿਊਜ਼ 'ਚ ਆਉਂਦਾ ਕਿ ਲੋਕਾਂ ਨੂੰ ਬੱਚਿਆਂ ਨੂੂੰ ਨੌਕਰੀਆਂ ਲਈ ਕਈ suicide ਕਰ ਰਹੇ ਨੇ, ਕੋਈ ਨਸ਼ੇ ਪੱਤੇ ਕਰ ਰਹੇ ਨੇ ਕਈਆਂ ਚੋਰੀਆਂ ਡਾਕਾ ਵਗ਼ੈਰਾ ਇਹੀ ਚੀਜ਼ਾਂ ਕਰਨੀਆਂ ਫਿਰ ਆ ਜਾ ਕੇ ਨੌਕਰੀਆਂ ਖ਼ਤਮ ਹੋ ਰਹੀਆਂ ਤੇ ਉਹਨਾਂ ਦੇ ਵਿੱਚ ਕਾਫ਼ੀ ਮਤਲਬ ਕਿ ਗ਼ਲਤੀ ਜਿਹੜੀ ਹੈਗੀ ਸਰਕਾਰਾਂ ਦੀ ਹੈਗੀ ਹੈ

ਬਿਲਕੁਲ ਭਾਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੇ ਬੱਚੇ ਜ਼ਿਆਦਾਤਰ ਲੋਕੀ ਮਤਲਬ ਜ਼ਿਆਦਾਤਰ ਬੇਰੁਜ਼ਗਾਰ ਹੈ ਕੋਰੋਨਾ ਤੋਂ ਬਾਅਦ ਕਈ ਬੱਚੇ ਨੇ ਮਤਲਬ ਕਿ ਕਈ ਲੱਖਾਂ ਦੇ ਹਿਸਾਬ ਨਾਲ ਜਿਹੜੇ ਨੌਜਵਾਨ ਸੀਗੇ ਕਈ ਮਤਲਬ ਦਿਹਾੜੀ ਮਜ਼ਦੂਰ ਜਿਹੜੇ companies factories ਵਗ਼ੈਰਾ ਸਭ ਕੁੱਝ ਬੰਦ ਪਈਆਂ ਸੀਗੀਆਂ ਕਿੰਨੇ ਮਤਲਬ ਕਿ ਲੋਕ ਬੇਰੁਜ਼ਗਾਰ ਹੋ ਗਏਤੇ ਕਈ ਬੰਦਿਆਂ ਨੇ ਜਿਹੜੇ ਮਤਲਬ ਕਿ ਇੰਨੇ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਵੀ ਦਿਹਾੜੀਆਂ ਲਾਉਣੀਆਂ ਸ਼ੁਰੂ ਕੀਤੀਆਂ ਦਿਹਾੜੀ ਮਜ਼ਦੂਰੀ ਦਿਹਾੜੀ ਮਜ਼ਦੂਰੀ ਤੇ ਬੰਦਾ ਮਹੀਨੇ ਦਾ ਕਿੰਨਾ ਕੁ ਕਮਾ ਸਕਦਾ ਤੁਹਾਨੂੰ ਪਤਾ ਵੱਧ ਤੋਂ ਵੱਧ ਦਸ ਬਾਰਾਂ ਹਜ਼ਾਰ ਇੰਨਾ ਹੀ ਕਮਾਉਂਦਾ ਦਿਹਾੜੀ ਮਜ਼ਦੂਰ ਵਾਲਾ ਬੰਦਾ ਤੇ ਉਹ ਦਿਹਾੜੀ ਮਜ਼ਦੂਰ ਵਾਲਾ ਬੰਦਾ ਆਪਣੇ ਘਰ ਦਾ ਸਿਰਫ਼ ਖ਼ਰਚਾ ਹੀ ਕੱਢ ਸਕਦਾ ਇੰਨੇ ਇੰਨੇ ਪੈਸਿਆਂ ਨਾਲ ਤੇ ਤੁਹਾਨੂੰ ਪਤਾ ਘਰ ਦਾ ਖ਼ਰਚਾ ਸੌਦਾ ਪੱਤਾ ਬਿਜ਼ਲੀ ਦਾ ਬਿੱਲ ਪਾਣੀ ਦਾ ਬਿੱਲ ਇਹਨਾਂ ਚੀਜ਼ਾਂ ਦਾ ਹੀ ਦੇ ਸਕਦਾ ਹੈ ਤੇ ਉਹ ਆਪਣੇ ਘਰ ਦੇ ਮਤਲਬ ਕਿ ਅੱਗੇ ਕੁੱਝ ਕਰਦਾ ਵੀ ਬੱਚੇ ਦੇ school ਦੀ ਫ਼ੀਸਾਂ ਹੋਰ ਵੀ ਤੁਹਾਨੂੰ ਪਤਾ ਕਈ ਵਗ਼ੈਰਾ ਵਿਆਹ ਵਗ਼ੈਰਾ functions ਵਗ਼ੈਰਾ ਆ ਜਾਂਦੇ ਆ ਉਹਨਾਂ ਦੇ ਕੱਪੜੇ ਲੈਣੇ ਕਈ ਚੀਜ਼ਾਂ ਮਤਲਬ ਕਿ ਬੰਦਾ ਖੁੱਦ ਛੱਡ ਦਿੰਦਾ ਹੈ ਕਿ ਕਈ ਸ਼ੌਂਕ ਬੰਦੇ ਨੂੰ ਮਾਰਨੇ ਪੈਂਦੇ ਹੈ ਪੈਸੇ ਹੀ ਨੀ ਪੂਰੇ ਹੋਣੇ ਕਿੰਨਾਂ ਚੀਜ਼ਾਂ ਦਾ ਕਾਫ਼ੀ ਮਤਲਬ ਕਿ ਨੁਕਸਾਨ ਹੁੰਦਾ ਕਾਫ਼ੀ ਤਕਲੀਫ਼ ਹੁੰਦੀ ਹੈ ਬੰ~ ਬੰਦੇ ਨੂੰ ਉਹ ਖੁੱਦ ਵੇਖਦਾ ਕਿ ਜੇ ਮੈਂ ਇੰਨਾ ਨੀ ਕਰ ਸਕਦਾ ਫਿਰ ਬੱਚਾ ਜਿਹੜਾ ਉਹਦੇ ਆਪਣੇ parents ਜਿਹੜੇ ਹੈਗੇ ਨੇ ਆਪਣੇ ਬੱਚੇ ਨੂੰ ਇੰਨਾ ਪੜ੍ਹਾਉਂਦੇ ਹੈ ਕਿ ਇਹਨਾਂ ਨੂੰ ਅੱਗੇ ਜਾ ਕੇ ਕੋਈ ਚੰਗੀ ਚੰਗੀ ਜ਼ਿੰਦਗੀ ਮਿਲੇਗੀ ਚੰਗੀ ਜ਼ਿੰਦਗੀ ਬਣਾਉਣਗੇ ਇੰਨਾ ਪੜ੍ਹ ਲਿਖ ਕੇ ਫਿਰ ਉਹ ਅੱਗੇ ਜਾ ਕੇ ਕੀ ਕਰਦੇ ਨੇ ਨੌਕਰੀ ਨੀ ਮਿਲਦੀ ਉੁਹਨਾਂ ਨੂੰ ਆ ਜਾ ਕੇ ਬੇਰੁਜ਼ਗਾਰੀ ਧੱਕੇ ਖਾਣੇ ਪਹਿਲਾਂ ਤਾਂ ਇੰਨੇ ਸਾਲ ਧੱਕੇ ਖਾਣੇ ਫਿਰ ਉਹਨਾਂ ਨੂੰ ਆ ਜਾ ਕੇ ਫਿਰ ਸਮਝ ਲੱਗਦੀ ਕਿ ਨਹੀਂ ਹੁਣ ਨਹੀਂ ਮਿਲਣੀ ਤੇ ਫਿਰ ਆ ਜਾ ਕੇ ਕੀ ਕਰਦੇ ਨੇ ਕਿਤੇ company ਕੋਈ private sector ਹੈ ਜਾਂ company ਕਿਤੇ ਕੋਈ call center ਕਿਤੇ ਕੁੱਝ ਕਿਤੇ ਕੋਈ factory 'ਚ ਲੱਗਿਆ ਹੈਗਾ ਤੇ ਕਈ ਦੁਕਾਨਾਂ ਤੇ ਇਹ even ਇਹੋ ਜਿਹੀ ਨੌਕਰੀਆਂ ਕਰਦੇ ਨੇ ਤੇ ਫਿਰ ਜਿਹੜੇ ਸਾਡੇ ਵਰਗੇ ਪੇਂਡੂ ਲੋਕ ਹੀ ਨੇ ਉਹ ਵੇਖਿਆ ਹੋਣਾ ਤੁਸੀਂ ਬਾਹਰ ਚਲੇ ਜਾਂਦੇ ਆ ਬਾਹਰ ਚੱਲ ਕੇ ਇਹ ਹੈ ਕਿ ਬਾਹਰ ਵੀ ਜਾ ਕੇ ਮਜ਼ਦੂਰੀ ਕਰਨੀ ਪੈਂਦੀ ਲੇਕਿੰਨ ਇਹ ਹੈ ਕਿ ਬਾਹਰ ਜਾ ਜਦੋਂ ਜਾਂਦੇ ਨੇ ਘਰਦਿਆਂ ਦਾ ਮਤਲਬ ਕਿ ਖ਼ਰਚਾ ਪਾਣੀ ਨਿਕਲ ਜਾਂਦਾ ਹੈ ਹੁੰਦਾ ਹੈ ਮਤਲਬ ਕਿ ਥੋੜ੍ਹੇ ਬਹੁਤ ਸ਼ੌਂਕ ਪੂਰੇ ਕਰ ਲੈੈਂਦੇ ਵਾਲੇ ਆਪਣੇ ਸ਼ੌਂਕ ਬੰਦੇ ਨੂੰ ਮਾਰ ਕੇ ਕਰਨੇ ਪੈਂਦੇ ਮਾਰਨੇ ਪੈਂਦੇ ਹੈ ਆਪਣੇ ਸ਼ੌਂਕ ਆਪਣੇ ਸੁਪਨੇ ਛੱਡਣੇ ਪੈਂਦੇ ਹੈ ਹੁਣ ਕਈ ਦੇਖਿਆ ਤੁਹਾਨੂੰ ਪਤਾ ਹੋਏਗਾ ਕਿ ਕਿਸੇ ਦਾ ਸੁਪਨਾ ਹੁੰਦਾ ਕਿ ਨਹੀਂ ਮੈਂ ਇਹ ਕੰਮ ਕਰਨਾ ਚਾਹੁਨਾ ਆਪਣੀ ਜ਼ਿੰਦਗੀ 'ਚ ਇਹ ਨੌਕਰੀ ਕਰਨਾ ਚਾਹੁਨਾ। ਤੁਹਾਨੂੰ ਪਤਾ ਬੰਦੇ ਕਈ ਮਤਲਬ ਕਿ ਕੋਈ business ਕਰਨ ਵਾਲੇ ਹੁੰਦੇ ਕਈ ਨੌਕਰੀ ਚਾਹੁੰਦੇ ਕਈਆਂ ਦਾ ਸੁਪਨਾ ਹੁੰਦਾ ਕਿ ਉਹਨੂੰ ਸਰਕਾਰੀ ਨੌਕਰੀ ਮਿਲ ਜਾਏ ਅੱਜ ਦੇ time 'ਚ ਤੁਸੀਂ ਦੇਖੋ ਤੇ ਜਿੰਨੇ ਵੀ ਪੰਜਾਬ ਦੇ ਸਾਡੇ ਦੇਸ ਦੇ ਨੌਜਵਾਨ ਹੈਗੇ ਨੇ ਇਹਨਾਂ ਕੋਲੋਂ ਤੁਸੀਂ ਪੁਛੋਗੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਬੋਲਦੇ ਕੰਮ ਜਿਹੜਾ ਮਰਜ਼ੀ ਹੋਵੇ ਭਾਵੇਂ ਦਿਹਾੜੀ ਭਾਵੇਂ ਪੋਚਾ ਲਗਾਉਣਾ ਤੇ ਭਾਵੇਂ ਚੌਂਕੀਦਾਰ ਦਾ ਕੰਮ ਹੋਏ ਪਰ ਇਹ ਆ ਕਿ ਈਵਨ ਸਰਕਾਰੀ ਨੌਕਰੀ ਚਾਹੀਦੀ ਹੈ ਮੈਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਉਹਨਾਂ ਨੂੰ ਪਤਾ ਕਿ ਸਰਕਾਰੀ ਨੌਕਰੀ 'ਚ ਇਹ ਹੈਗਾ ਕਿ ਸਰਕਾਰੀ ਨੌਕਰੀ 'ਚ ਤਨਖ਼ਾਹ ਇੱਕ ਤੇ ਮਿਲਣੀ ਮਿਲਣੀ ਹੈ ਇੱਕ ਇਹ ਹੈ ਕਿ ਉਹ ਕੱਢ ਹੀ ਨੀ ਸਕਦੇ even ਇਹ ਚੀਜ਼ਾਂ ਲੈ ਕੇ ਤੇ ਜਿਹੜੇ ਸਾਡੇ parents ਨੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਮਤਲਬ ਕਿ ਛੋਟੇ ਹੁੰਦੇ ਉਹਦੇ mind 'ਚ ਇਹੀ ਗੱਲ ਪਾਈ ਹੋਈ ਹੈ ਕਿ ਤੁਸੀਂ ਜੋ ਮਰਜ਼ੀ ਜਿੰਨਾ ਮਰਜ਼ੀ ਪੜ੍ਹੋ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਭਲੇ ਹੀ private sector 'ਚ ਹੈਗਾ ਉਹਨਾਂ ਦੀ salary ਜਿਹੜੀ ਹੈਗੀ ਸਰਕਾਰੀ ਬੰਦਿਆਂ ਨਾਲੋਂ ਜ਼ਿਆਦਾ ਹੋਏਗੀ ਲੇਕਿੰਨ ਨਹੀਂ parents ਦਾ ਵੀ ਇੱਕ mind set ਹੈਗਾ ਕਿ ਨਹੀਂ ਬੱਚੇ ਜਿਹੜੀ ਵੀ ਹੈਗਾ ਸਰਕਾਰੀ ਨੌਕਰੀ ਹੋਣੀ ਚਾਹੀਦੀ ਹੈ even ਇਹ ਚੀਜ਼ਾਂ

ਬਿਲਕੁਲ ਬਿਲਕੁਲ ਬਿਲਕੁਲ ਦੇਖੋ ਭਾਜੀ ਤੁਸੀਂ ਦੱਸਿਆ ਕਿ ਜਿਹੜੇ ਬੇਰੁਜ਼ਗਾਰੀ ਹੈਗੀ ਹੈ ਇੱਥੇ ਭਾਜੀ ਤੁਹਾਨੂੰ ਕੀ ਲੱਗਦਾ ਕਿ ਬੇਰੁਜ਼ਗਾਰੀ ਕਿੱਦਾਂ ਵਧੀ ਹੈ ਇੰਨੀ ਪਹਿਲਾਂ ਤਾਂ ਸੀਗਾ ਕਿ ਸਭ ਕੁੱਝ ਠੀਕ ਸੀਗਾ ਲੋਕੀ ਮਤਲਬ ਕਿ ਹੁਣ ਹੌਲੀ ਹੌਲੀ ਦੇਖਿਆ ਜਾਏ ਤੇ ਕਈ ਲੋਕੀ ਕਹਿੰਦੇ ਆ ਸਾਡੇ ਦੇਸ ਦੀ ਜਨਸੰਖਿਆ ਵੱਧ ਰਹੀ ਹੈ ਤੇ ਇਹਦੇ 'ਚ ਵੀ ਮਤਲਬ ਕਿ ਕਾਫ਼ੀ effect ਹੈਗਾ ਕੀ ਮਤਲਬ ਕਿ ਤੁਹਾਨੂੰ ਕਿਵੇਂ ਵੇਖਦੇ ਹੋ ਇਹ ਚੀਜ਼ਾਂ ਨੂੰ

ਹਾਂ ਹਾਂ ਬਿਲਕੁਲ ਭਾਜੀ ਜਿਵੇਂ ਤੁਸੀਂ ਕਹਿ ਰਹੇ ਜਨਸੰਖਿਆ ਜਨਸੰਖਿਆ ਤੁਹਾਨੂੰ ਪਤਾ ਸਾਡੇ ਦੇਸ 'ਚ ਪ੍ਰਤੀ ਮਿੰਟ ਕਿੰਨੇ ਬੱਚੇ ਜਨਮ ਲੈ ਰਹੇ ਨੇ ਸਾਡੇ ਦੇਸ 'ਚ ਪ੍ਰਤੀ ਮਿੰਟ ਛੋਲਾਂ ਬੱਚੇ ਜਨਮ ਲੈ ਰਹੇ ਨੇ ਇਹ ਚੀਜ਼ ਤੁਸੀਂ ਗੂਗਲ ਕਰਕੇ ਦੇਖਿਓ ਤੁਹਾਨੂੰ ਹਰ ਚੀਜ਼ ਦੱਸਦੇ ਕਿ ਤੁਸੀਂ ਖੁੱਦ ਦੇਖੋ ਸਾਡੇ ਦੇਸ 'ਚ ਪ੍ਰਤੀ ਮਿੰਟ ਇੰਨੇ ਬੱਚੇ ਪੈਦਾ ਜਨਸੰਖਿਆ ਮਿੰਟਾਂ ਦੇ ਹਿਸਾਬ ਨਾਲ ਦੇਖੋ ਵੀ ਦਿਨ ਦੇਖੋ ਘੰਟੇ ਦੇਖੋ ਕਿੱਦਾਂ ਜਨਸੰਖਿਆ ਵੱਧ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇਖੋ ਤੁਸੀਂ ਕਿੱਦਾਂ, ਇਹ ਜਿਹੜੀ ਜਿਹੜੀ ਜਨਸੰਖਿਆ ਵੱਧਦੀ ਹੈ ਫਿਰ ਸਰਕਾਰ ਨੂੰ ਆ ਜਾ ਕੇ ਆਪਣੇ ਮਤਲਬ ਕਿ ਦੇਸ ਨੂੰ ਵੀ ਸੰਭਾਲਣਾ ਪੈਂਦਾ ਹੈ ਕਿੱਦਾਂ ਕੰਮ ਚਲਾਉਣੇ ਲੋਕਾਂ ਨੂੰ ਨੌਕਰੀ ਦੇਣੀ ਪੈਂਦੀ ਫਿਰ ਸਰਕਾਰ ਨੂੰ ਆ ਜਾ ਕੇ ਨੌਕਰੀਆਂ ਕਈ ਚੀਜ਼ਾਂ ਖ਼ਤਮ ਹੁੰਦੀਆਂ ਕਿਉਂਕਿ competition ਇੱਕ ਤੇ competition ਕਾਫ਼ੀ tough ਹੋ ਚੁੱਕਿਆ ਸਰਕਾਰੀ ਨੌਕਰੀਆਂ ਮਿਲਣੀ ਸੌਖੀ ਗੱਲ ਨਹੀਂ ਅੱਜ ਕੱਲ੍ਹ ਦੇ time 'ਚ ਪਹਿਲਾਂ ਸੀਗਾ ਕਿ ਪਹਿਲੇ time 'ਚ ਇਹ ਹੁੰਦਾ ਸੀ ਵੀ ਜਿਹੜੇ ਸਾਡੇ ਮਤਲਬ ਕਿ ਤੁਸੀਂ ਵੇਖੇ ਹੋਣਗੇ ਪਿੰਡਾਂ 'ਚ ਜਿਹੜੇ ਪਿਓ ਦਾਦੇ ਹੁੰਦੇ ਸੀਗੇ ਉਹ ਕਿਤੇ private ਲੱਗੇ ਹੁੰਦੇ ਸੀਗੇ ਤੇ ਹੌਲੀ ਹੌਲੀ ਕਿਤੇ 'ਚ ਲੱਗੇ ਹੁੰਦੇ ਸੀਗੇ ਕਦੇ ਮਤਲਬ ਕਿ ਕਿਤੇ ਕੰਮ ਕਰਦੇ ਸੀਗੇੇ ਹੌਲੀ ਹੌਲੀ ਉਹਨਾਂ ਨੂੰ even ਦੋ ਤਿੰਨ ਸਾਲਾਂ ਬਾਅਦ ਪੱਕੇ ਹੋ ਜਾਂਦੇ ਸੀ ਅੱਜ ਤੇ ਦੇਖੋ ਹੁਣ ਸਰਕਾਰੀ ਨੌਕਰੀ ਕਿੰਨੀ ਪੱਕੀ ਹੈ ਤੇ ਉਹ ਸਰਕਾਰੀ ਤਨਖ਼ਾਹ ਲੈ ਰਹੇ ਨੇ ਪਹਿਲਾਂ ਤਾਂ ਸੀ ਵੀ ਏਦਾਂ ਲੱਗੇ ਹੁੰਦੇ ਸੀ ਕਿ ਨਾ ਕੋਈ certificate ਦੇਖਦੇ ਸੀ ਨਾ ਕੋਈ qualification ਦੇਖਦੇ ਪਹਿਲਾਂ ਇਹ ਸੀ ਵੀ ਨੌਕਰੀ ਮਿਲ ਜਾਂਦੀ ਸੀ ਲੇਕਿੰਨ ਅੱਜ ਦੇ time 'ਚ ਕਾਫ਼ੀ ਮਤਲਬ ਹੋ ਗਿਆ ਕਾਫ਼ੀ competition ਜਿਹੜਾ ਵੱਧ ਚੁੱਕਿਆ।

ਹਮ ਬਿਲਕੁਲ

ਬਿਲਕੁਲ ਬਿਲਕੁਲ sir ਜਿਵੇਂ ਤੁਸੀਂ ਦੱਸ ਰਹੇ free ਕਰ ਦਿੰਦੇ ਇੱਕ ਬੱਸਾਂ ਦਾ ਕਿਰਾਇਆ ਤੇ ਸਰਕਾਰ ਇਹ ਕਰਦੀ ਆ ਆਪਣੇ election ਦੇ time ਤੇ ਕਰਦੀ ਆ ਤੈਨੂੰ ਪਤਾ election time ਜਦੋਂ ਆਉਂਦਾ ਤੇ ਸਰਕਾਰ ਕੀ ਹਰ ਇੱਕ ਚੀਜ਼ free ਕਰ ਦਿੰਦੀ ਹੈ ਕਈ ਲੋਕੀ ਵੀ ਪਾਗਲ ਹੋਈ ਜਾਂਦੇ ਨੇ, ਸਰਕਾਰ ਨੇ ਸਾਨੂੰ ਇੰਨੀ ਚੀਜ਼ ਫਰੀ ਕਰ ਦਿੱਤੀ ਇਹ ਨੀ ਵੇਖਦੇ ਕਿ ਪੰਜ ਸਾਲ ਪਹਿਲਾਂ ਕਿੱਧਰ ਗਏ ਸੀ ਉਦੋਂ ਨੀ ਸੀ ਕਰਦੀ ਉਦੋਂ ਇੰਨਾ ਲੁੱਟਦੇ ਸੀ ਜਦੋਂ last time ਆਉਂਦਾ ਉਦੋਂ ਮਤਲਬ ਸਰਕਾਰ ਕਰ ਦਿੰਦੀ ਆ free ਕਰ ਦਿੰਦੀ ਆ ਕੋਈ ਮਤਲਬ ਕਿ ਤੁਹਾਨੂੰ ਪਤਾ ਪਿੰਡਾਂ ਵਿੱਚ ਵੀ ਇੱਕ even ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੇ ਪਿੰਡਾਂ 'ਚ ਕੋਈ election ਆਉਂਦੇ ਕਦੇ ਸਰਪੰਚ ਦੇ ਆਉਂਦੇ ਕਦੇ MLA ਆਉਂਦੇ ਤੇ ਜਿਹੜੇ ਕਈ ਪਾਰਟੀਵਾਜ ਲੋਕ ਹੁੰਦੇ ਨੇ ਲੋਕ ਕਈ ਬੋਤਲਾਂ ਦਿੰਦੇ ਨੇ, ਕਈ ਵਾਰੀ ਮੈਂ ਦੱਸਾਂ ਸਾਨੂੰ ਵੀ ਕਈ ਵਾਰ ਬੋਤਲਾਂ ਵਗ਼ੈਰਾ ਮਿਲਦੀਆਂ ਰਹੀਆਂ ਪਿੰਡਾਂ ਦੇ election time ਤੇ Even ਮਤਲਬ ਕਿ ਸਰਕਾਰ ਇਹ election ਤੇ ਇੰਨਾ ਖ਼ਰਚਾ ਕਰਦੀ ਪਈ ਇੰਨਾ ਖ਼ਰਚਾ ਮਤਲਬ ਕਿ ਇੰਨਾ ਮਤਲਬ ਕਿ ਇੰਨਾ ਖ਼ਰਚਾ ਕਿ ਘੱਟੋ ਘੱਟ ਇੱਕ ਬੰਦੇ ਤੇ ਦੇਖਿਆ ਜਾਏ ਤੇ ਵੱਧ ਤੋਂ ਵੱਧ ਦੋ ਢਾਈ ਹਜ਼ਾਰ ਪੰਜ ਹਜ਼ਾਰ ਤੱਕ ਲਾ ਲਓ ਤੁਸੀਂ ਕਿ ਇੱਕ ਬੰਦੇ ਤੇ ਖ਼ਰਚਾ ਆਉਂਦਾ ਸਾਡੇ ਦੇਸ ਦੀ ਆਬਾਦੀ ਕਿੰਨੀ ਹੈ ਤੁਸੀਂ ਖੁੱਦ ਦੇਖੋ ਡੇਢ ਸੌ ਕਰੌੜ ਆਬਾਦੀ ਨੂੰ ਛੂੰਹਣ ਵਾਲੇ ਹਾਂ ਅਸੀਂ ਕੁੱਝ ਕੁ ਸਾਲਾਂ ਵਿੱਚ ਤੇ sir ਇਹਨਾਂ 'ਚ ਇੰਨਾ ਪੈਸਾ ਖ਼ਰਚ ਕਰਦੀ ਜੇ ਇੰਨਾ ਕਰਕੇ ਮਤਲਬ ਕਿ ਜਿਹੜੇ private ਜਿਹੜੇ ਪਹਿਲਾਂ ਸੀਗੇ ਸਰ~ ਸਰਕਾਰੀ sector ਸੀਗੇ ਉਹਨਾਂ ਨੂੰ ਹੌਲੀ ਹੌਲੀ ਹੁਣ private sector ਕਰ ਦਿੱਤਾ ਕੁੱਝ ਕਿੰਨਾ ਕੁੱਝ ਵੇਚ ਦਿੱਤਾ ਸਰਕਾਰਾਂ ਨੇ ਇਹਨਾਂ ਵਿੱਚ ਕਿੰਨੇ ਮਤਲਬ ਕਿ ਬੇਰੁਜ਼ਗਾਰ ਹੋਏ ਫਿਰ ਕੋਵਿਡ ਦੇ ਟਾਇਮ ਵਿੱਚ ਤੁਸੀਂ ਦੇਖਿਆ ਹੋਏ ਕਿੰਨੀ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਜੇ ਵੇਖਿਆ ਜਾਏ ਤੇ ਬੇਰੁਜ਼ਗਾਰੀ COVID ਦੇ time 'ਚ ਆਈ ਹੈ COVID ਦੇ time ਤੋਂ ਬਾਅਦ ਮਤਲਬ ਕਿ ਹਰ ਇੱਕ ਬੰਦੇ ਦਾ ਇੱਕ ਤਾਂ ਉਦੋਂ ਨੌਕਰੀ ਖ਼ਤਮ ਹੋ ਗਈ ਕਈ ਲੋਕਾਂ ਨੇ online business ਕਰਨੇ start ਕਰ ਦਿੱਤੇ online ਤੁਹਾਨੂੰ ਪਤਾ ਅੱਜ ਕੱਲ੍ਹ ਘਰ ਕਿੰਨੇ ਕੰਮ ਸ਼ੁਰੂ ਹੋ ਚੁੱਕੇ ਨੇ ਜਿਹੜੇ online ਚੱਲਦੇ ਆ ਜੇ ਹੁਣ ਅਸੀਂ ਵੇਖੀਏ ਹੁਣ ਸਰਕਾਰੀ ਹਰ ਇੱਕ ਬੰਦੇ ਦੀ ਇੱਕ ਇੱਛਾ ਹੁੰਦੀ ਹੈ ਸਰਕਾਰੀ ਨੌਕਰੀ ਹਰ ਇੱਕ ਬੰਦੇ ਦਾ ਸਪਨਾ ਵੀ ਹੁੰਦਾ ਕਿ ਉਹਨੂੰ ਸਰਕਾਰੀ ਨੌਕਰੀ ਚਾਹੀਦੀ ਜੇ ਮੈਂ ਆਪਣਾ ਦੱਸਾਂ ਕਿ ਮੇਰਾ ਵੀ ਸੁਪਨਾ ਸੀਗਾ ਕਿ ਸਰਕਾਰੀ ਨੌਕਰੀ ਮਿਲ ਜਾਏੇ ਕਿ ਮੈਂ ਉਹਦੇ ਲਈ ਅੱਜ ਤੱਕ ਕਾਫ਼ੀ਼ ਧੱਕੇ ਖਾ ਰਿਹਾਂ ਮੈਨੂੰ ਚਾਰ ਪੰਜ ਸਾਲ ਹੋ ਗਏ ਤਿਆਰੀ ਕਰਦੇ ਅੱਜ ਤੱਕ ਮੈਨੂੰ ਮੌਕਾ ਨੀ ਮਿਲਿਆ ਲੇਕਿੰਨ ਮੈਂ ਫਿਰ ਵੀ ਹਿੰਮਤ ਨੀ ਹਾਰਿਆ ਮੈਂ ਕੋਸ਼ਿਸ਼ ਕਰਦਾ ਰਹਿਨਾ Even ਤੁਸੀਂ ਕਹਿ ਰਹੇ ਹੋ ਜਿਵੇਂ ਸਰਕਾਰ ਜਿਹੜੇ ਕਿਵੇਂ railway ਦੇ form ਨਿਕਲਦੇ ਕਿਤੇ bank 'ਚ ਨਿਕਲਦੇ ਕਦੇ ਕੋਈ defence ਦੇ ਕੋਈ SSC ਵਗ਼ੈਰਾ test ਵਗ਼ੈਰਾ ਨਿਕਲਦੇ ਇਹਨਾਂ ਦੇ ਜਦੋਂ form fill ਕਰਦੇ ਆ ਤੇ ਕਿੰਨੀ fees ਲੈਂਦੇ ਆ ਉਹ ਵੀ ਅਲੱਗ ਅਲੱਗ ਮਤਲਬ ਕਿ

ਹੁਣ ਬਾਰਾਂ ਸੌ ਵਾਲਾ ਜਿਹੜਾ general ਵਾਲਾ ਬੰਦਾ ਉਹ ਜ਼ਰੂਰੀ ਹੈ ਕਿ ਉਹ ਹਰ ਬੰਦਾ ਅਮੀਰ ਹੀ ਹੁੰਦਾ ਕਈ ਬੰਦੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਵੀ ਹੁੰਦੇ ਹੈ ਜਿਹੜੇ ਮਤਲਬ ਕਿ ਮਾੜੇ ਬੰਦੇ ਹੁੰਦੇ ਉਹਨਾਂ ਨੂੰ ਕਿੰਨਾ ਕਿੰਨੀ fees ਭਰਨਾ ਸਰਕਾਰ ਨੂੰ ਇਹਨਾਂ ਚੀਜ਼ਾਂ ਵਿੱਚ ਕਾਫ਼ੀ ਬਦਲਾਵ ਕਰਨੇ ਚਾਹੀਦੇ ਹੈ ਕਿਉਂਕਿ ਇੰਨਾ ਲੁੱਟਦੇ ਇੰਨਾ ਭੇਦਭਾਵ ਕਰਦੇ ਆ ਸਰਕਾਰ ਵੀ ਇਨਸਾਨਾਂ 'ਚ

ਬਿਲਕੁਲ ਭਾਜੀ ਬਿਲਕੁਲ ਭਾਜੀ ਜਿਵੇਂ ਤੁਸੀਂ ਦੱਸ ਰਹੇ ਕਈ ਵਾਰ ਆਉਂਦੀ ਸਰਕਾਰ ਜਦੋਂ election ਆਉਂਦੇ ਨੇ ਉਦੋਂ ਦੱਸਦੀ ਆ ਕਿ ਅਸੀਂ ਇੰਨੀ ਇੰਨੀ ਭਰਤੀ ਕੱਢਾਂਂਗੇ ਸਰਕਾਰੀ ਦਫ਼ਤਰਾਂ 'ਚ ਤੇ ਉਹ ਨੌਕਰੀਆਂ ਉਸ time ਕਿੱਥੋਂ ਕੱਢਦੇ ਨੇ,

ਬਿਲਕੁਲ ਭਾਜੀ ਤੁਸੀਂ ਦੱਸ ਰਹੇ ਕਿ ਤੁਹਾਨੂੰ ਨੌਕਰੀ ਲੈਣ 'ਚ ਕਿੰਨਾ ਧੱਕਾ ਖਾਣਾ ਪਿਆ ਹੈ ਤੁਹਾਨੂੰ ਕਿੰਨੀ ਮਿਹਨਤ ਕੀਤੀ, ਤੁਸੀਂ ਆਪਣਾ ਦੱਸਣਾ ਚਾਹੋਗੇ ਤੁਸੀਂ ਕਿਵੇਂ ਮਤਲਬ ਕਿ ਕਿੱਦਾਂ ਪੜ੍ਹਦੇ ਰਹੇ ਸੀ ਕਿੱਦਾਂ ਮਤਲਬ ਕਿ ਤਿਆਰੀ ਕੀਤੀ ਇਹਦੀ ਨੌਕਰੀ ਲਈ ਜੇ ਕੁਛ ਦੱਸਣਾ ਚਾਹੋ। ਅੱਛਾ ਫਰਮਾਇਸੀ ਬੰਦੇ ਰੱਖਦੇ ਨੇ ਜਿਹੜੇ ਮਤਲਬ ਕਿ ਫਰਮਾਇਸ ਲੈ ਕੇ ਜਾਂਦੇ ਨੇ

ਕਿਉਂਕਿ ਸਾਰੀ ਦੁਨੀਆਂ ਜੇ ਮਤਲਬ ਕਿ ਨੌਕਰੀ ਕਰਨ ਲੱਗ ਪੈ ਜਾਏ ਸਰਕਾਰ ਆਪਣੀ ਸਾਰੀ ਦੁਨੀਆਂ ਨੇ ਆਪਣੀ ਮਤਲਬ ਕਿ ਲੋਕਾਂ ਨੇ ਆਪਣੇ ਆਪਣੇ ਕੰਮਾਂ ਵਿੱਚ busy ਹੋ ਜਾਣਾ ਫਿਰ ਲੋਕਾਂ 'ਚ ਜਦੋਂ election ਆਉਂਦੇ ਇਹਨਾਂ ਦੀਆਂ rallies ਕੌਣ ਕੱਢੇਗਾ ਮਤਲਬ ਇਹ ਚੀਜ਼ਾਂ।

ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਸਰਕਾਰ ਤੁਹਾਨੂੰ ਪਤਾ ਜਿਵੇਂ ਤੁਸੀਂ ਦੱਸ ਰਹੇ ਹੋ ਲੋਕ, ਹਮ ਭਾਜੀ ਤੁਸੀਂ ਵੇਖਿਆ ਹੋਏਗਾ ਤਾਂ ਹੀ ਜਿਹੜੀ ਸਰਕਾਰ ਆ ਤੇ ਲੋਕੀ ਨੇ ਜਿਹੜੇ ਅਨਪੜ੍ਹ ਜ਼ਿਆਦਾ ਹੁੰਦੇ ਪੜ੍ਹਿਆ ਲਿਖਿਆ ਬੰਦਾ ਜਿਹੜਾ politics ਸਰਕਾਰਾਂ 'ਚ ਨੀ ਜਾਂਦਾ politician ਨੀ ਬਣਦਾ।

ਬਿਲਕੁਲ ਬਿਲਕੁਲ ਏਦਾਂ ਹੀ ਕਰਦੇ ਹੈ ਹੁਣ even ਵੇਖਿਆ ਜਾਏ ਬੇਰੁਜ਼ਗਾਰੀ ਉਹੀ ਤੇ ਮੈਂ ਕਹਿ ਰਿਹਾਂ ਕਿ ਸਭ ਨਾਲੋਂ ਵੱਡਾ ਜਿਹੜਾ ਕਾਰਨ ਹੈਗਾ ਇੱਕ ਤੇ ਸਰਕਾਰ ਦਾ ਵੀ ਹੈਗਾ ਇਹਨਾਂ ਵਿੱਚ ਤੇ ਇੱਕ ਤੁਸੀਂ ਵੇਖੋ ਤੇ ਇੱਕ ਸਾਡੀ ਦੇਸ ਦੀ ਆਬਾਦੀ ਵੱਧਣ ਦਾ ਆਬਾਦੀ ਵੀ sir ਆਬਾਦੀ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਇੱਕ ਹੈਗਾ ਕਿਉਂਕਿ ਆਬਾਦੀ ਵੱਧਦੀ ਜਾ ਰਹੀ ਹੈ ਲੋਕਾਂ ਦੀ ਰੁਜ਼ਗਾਰ ਘੱਟਦੇ ਜਾ ਰਹੇ ਨੇ ਕਈ ਮਤਲਬ ਕਿ ਤੁਸੀਂ ਦੇਖਿਆ ਕਈ ਨੌਕਰੀਆਂ ਵਗ਼ੈਰਾ ਹੈਗੀਆਂ ਨੇ, ਹੁਣ ਸਰਕਾਰ ਨੇ

ਫਿਰ ਉਹਦਾ ਵੀ ਦੇਖਿਆ ਜਾਏ ਉੱਥੋਂ ਰੁਜ਼ਗਾਰ ਮਿਲਣੇ ਲੋਕਾਂ ਨੂੰ even ਅਲੱਗ ਅਲੱਗ states ਦੇ ਯੂਪੀ 'ਚ ਵੇਖਿਆ ਜਾਏ ਕਿ ਇੱਕ ਜਪਾਨ ਦੀ company ਜਪਾਨ ਨੇ ਪਿੱਛਲੇ ਮਹੀਨੇ ਦੱਸਿਆ ਸੀਗਾ ਕਿ ਜਪਾਨ ਨੇ ਸਾਡੇ ਦੇਸ 'ਚ ਨਿਵੇਸ ਕੀਤਾ ਹੈਗਾ ਪਾਂਚ ਹਜ਼ਾਰ billion ਕੁੱਝ ਕੁ ਦਾ ਕੀਤਾ ਹੈਗਾ ਇੰਨੇ ਮਤਲਬ ਕਿ ਇੰਨੇ balance ਇੰਨਾ balance ਇੰਨਾ ਮਹਿੰਗੇ ਇੰਨੇ ਪੰਜ ਹਜ਼ਾਰ ਕਰੌੜ ਦਾ ਸ਼ਾਇਦ business ਕਰਨ ਵਾਸਤੇ ਨਿਵੇਸ ਕੀਤਾ ਹੈਗਾ even ਇਹ ਮਤਲਬ ਕਿ ਦੇਖਿਓ ਜਿਵੇਂ ਕੋਈ ਵੀ ਸਰਕਾਰ ਕੰਮ ਕਰੇਗੀ ਸਾਡੇ ਦੇਸ 'ਚ ਬਾਹਰਲੇ ਮੁਲਕੋਂ ਪੈਸੇ ਲੱਗਣਗੇ ਸਰਕਾਰ ਨੇ ਮਤਲਬ ਕਿ ਇੱਥੇ ਕੰਮ ਖੋਲਣਾ ਇੱਥੇ ਜਿੰਨੇ ਵੀ ਕੋਈ ਵੀ ਚੀਜ਼ ਬਣਨੀ ਜਿਹੜੇ companies ਵਗ਼ੈਰਾ ਗੱਡੀਆਂ ਵਗ਼ੈਰਾ ਮੋਟਰਾਂ ਕਈ product ਵਗ਼ੈਰਾ ਬਣਾਉਂਦੀਆਂ ਨੇ ਉਹ ਸਾਡੇ ਦੇਸ 'ਚ ਉਹਨਾਂ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਰੁਜ਼ਗਾਰ ਮਿਲਣੇ Even ਇਹੋ ਜਿਹੀਆਂ ਚੀਜ਼ਾਂ ਵੇਖੀਆਂ ਜਾਣ ਲੇਕਿੰਨ ਰੁਜ਼ਗਾਰ ਮਿਲਦੇ ਨੇ, ਲੇਕਿੰਨ ਲੋਕੀ ਜਿਹੜੇ ਹੈਗੇ ਨੇ ਜ਼ਿਆਦਾ ਸਰਕਾਰੀ ਨੌਕਰੀ ਪਿੱਛੇ ਭੱਜਦੇ ਨੇ,

ਬਿਲਕੁਲ ਬਿਲਕੁਲ ਹੁੰਦਾ ਹੈ ਏਦਾਂ।

ਬਿਲਕੁਲ business ਜਿਹੜਾ ਲੋਕੀ ਜਦ ਕੰਮ ਕਰਨਗੇ ਸਾਡੇ ਦੇਸ ਦੀ ਅਰਥਵਿਵਸਥਾ ਬਣਦੀ ਜਾਣੀ ਹੈ even ਵੇਖਿਆ ਜਾਏ ਕਿ ਕਈ ਲੋਕ ਹੈਗੇ ਨੇ ਜਿਹੜੇ ਤੁਸੀਂ ਦੱਸਿਆ ਕਿ private sectors 'ਚ ਮਤਲਬ ਕਿ salary ਸਹੀ ਮਿਲੇ ਤਨਖ਼ਾਹ ਸਹੀ time ਮਿਲੇ ਤੇ ਲੋਕੀ ਕਰਨ ਠੀਕ ਹੈ even ਵੀ ਲੋਕਾਂ ਨੂੰ ਮਤਲਬ ਕਿ

ਹਾਂਜੀ ਨਾਲ ਹੀ ਆਬਾਦੀ ਵੱਧਣ ਦਾ ਵੀ ਸਭ ਨਾਲੋਂ ਵੱਡਾ ਹੈ ਹੈਗਾ ਕਾਰਨ even ਦੇਖਿਆ ਜਾਏ ਜਿੱਦਾਂ ਤੁਸੀਂ ਕਿਹਾ ਨਾ ਕਿ ਸਰਕਾਰ ਨੂੰ ਕੁੱਝ ਨਾ ਕੁੱਝ ਕਰਨਾ ਚਾਹੀਦਾ ਇਹਨਾਂ ਤੇ action ਲੈਣਾ ਚਾਹੀਦਾ ਹੈ ਬਿਲਕੁਲ ਭਾਜੀ। ਚਲੋ ਠੀਕ ਹੈ ਭਾਜੀ ਫਿਰ ਮੈਂ ਬਹੁਤ ਚੰਗਾ ਲੱਗਿਆ ਤੁਹਾਡੇ ਤੋਂ ਇੰਨੀ ਜਾਣਕਾਰੀ ਮਿਲ ਕੇ ਮੈਂ ਤੁਹਾਡੇ ਨਾਲ ਫਿਰ ਮਿਲਾਂਗਾ ਭਾਜੀ ਫਿਰ ਕਿਤੇ ਗੱਲ ਕਰਾਂਗੇ। ਹਾਂ ਬਿਲਕੁਲ ਭਾਜੀ party ਲੈਣ ਤੇ ਜ਼ਰੂਰ ਆਊਂਗਾ ਮੈਂ ਚੰਗਾ okay bye ਪੁੱਤ ਕੱਚੇ ਸਾਕਾਂ 'ਚ ਐਨਾ ਖੁੱਲ੍ਹ ਕੇ ਨਹੀਂ ਵਰਤੀ ਦਾ, ਅੱਗੇ ਤੁਹਾਡੀ ਮਰਜ਼ੀ ਹੈ, ਅਮਰ ਕੌਰ ਆਪਦੇ ਪੁੱਤ ਮਨਜੀਤ ਨੂੰ ਅਕਸਰ ਕਹਿੰਦੀ। ਜਦੋਂ ਮਨਜੀਤ ਆਪਦੀ ਧੀ ਦੀ ਮੰਗਣੀ ਤੋਂ ਬਆਦ ਆਪਦੇ ਕੁੜਮਾਂ ਦੇ ਘਰ

ਇਹ ਸੁਣ ਅਮਰ ਕੌਰ ਚੁੱਪ ਕਰ ਜਾਂਦੀ ਅਤੇ ਉਹਨਾ ਦੀ ਹਲਕੀ ਅਕਲ ਨੂੰ ਨੱਕ ਬੁੱਲ੍ਹ ਵੱਟਦੀ। ਮਨਜੀਤ ਨੇ ਦੋ ਵਰ੍ਹੇ ਪਹਿਲਾਂ ਆਪਣੀ ਧੀ ਜਸਪ੍ਰੀਤ ਨੂੰ IELTS ਕਰਵਾ ਕੇ, ਬਾਹਰ ਭੇਜਣ ਦਾ ਮਨ ਬਣਾਇਆ ਅਤੇ PLUS TWO ਤੋਂ ਬਆਦ IELTS ਵਿੱਚੋਂ ਸੱਤ band ਲੈਣ ਤੋਂ ਬਾਅਦ, ਘਰ ਦੀਆਂ ਤੰਗੀਆਂ ਤੋਸ਼ੀਆ ਨੂੰ ਵੇਖਕੇ,

gift ਦਿੱਤੇ ਗਏ ਅਤੇ ਦੋਨਾਂ ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਬਹੁਤ ਵੱਧ ਗਿਆ ਸੀ। ਮਹੀਨੇ ਕੁ ਬਾਅਦ ਜਸਪ੍ਰੀਤ ਕੇਨੈਡਾ ਚਲੀ ਗਈ ਅਤੇ ਫੋਨ 'ਤੇ ਮੁੰਡੇ ਨਾਲ ਸਾਰੇ ਸੁੱਖ-ਦੁੱਖ ਫਰੋਲਦੀ। ਭਵਿੱਖ ਦੀ ਚਰਚਾ ਕਰਦੀ ਰਹਿੰਦੀ। ਉੱਧਰ ਜਸਪ੍ਰੀਤ ਦੇ ਮਾਪੇ ਵੀ ਦੀਵਾਲੀ, ਲੋਹੜੀ ਸਾਰੇ ਤੀਰਥ ਤਿਉਹਾਰਾਂ ਉੱਤੇ ਗਿਫਟਾਂ, ਮਠਿਆਈਆ ਲੈ ਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ ਘਰ ਪੁੱਜਦੇ ਰਹੇ।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 ਤਾਂ ਮੁੰਡੇ ਦੇ ਮਾਂ-ਪਿਉ ਜਸਪ੍ਰੀਤ ਦੇ ਘਰ ਆ ਕੇ ਕਹਿਣ ਲੱਗੇ, ਸਾਡਾ ਮੁੰਡਾ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ ਹੈ, ਜੇ ਤੁਸੀਂ ਜਸਪ੍ਰੀਤ ਦਾ ਵਿਆਹ ਕਿਤੇ ਹੋਰ ਕਰ ਦਿਓ। ਅਚਾਨਕ ਇਸ ਰਿਸ਼ਤੇ ਦਾ ਰੰਗ ਕਿਵੇਂ ਬਦਲ ਗਿਆ, ਇਸ ਸੋਚ ਕੇ ਪਰਿਵਾਰ ਅਤੇ ਰਿਸ਼ਤੇਦਾਰ ਸਭ ਨਿਰਾਸ਼ਤਾ ਵਿੱਚ ਸਨ। ਅੰਤ ਦੋਹਾਂ ਧਿਰਾਂ ਦੀਆ ਪੰਚਾਇਤਾਂ ਦੀ ਹਾਜ਼ਰੀ ਵਿੱਚ ਜਸਪ੍ਰੀਤ ਅਤੇ ਮੁੰਡੇ ਦੇ ਵਿਚਾਰ ਸੁਣੇ ਗਏ।

ਕਿਉਂਕਿ ਕਈ ਕਈ ਘੰਟੇ ਹੁੰਦੀਆ ਫੋਨ 'ਤੇ ਗੱਲਾਂ ਨਾਲ ਰਿਸ਼ਤਾ ਨਾਲ ਅਜਿਹਾ ਤਿੜਕਿਆ ਕਿ ਟੁੱਟ ਹੀ ਗਿਆ। ਹੁਣ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਰਾਹੀਂ ਸਾਰੇ ਖਰਚੇ ਦਾ ਹਿਸਾਬ-ਕਿਤਾਬ ਅਤੇ ਗਿਫਟਾਂ ਦੇ ਜੋੜ-ਘਟਾਓ ਕਰ, ਮਨਜੀਤ ਵੱਲੋਂ ਸਤਾਰਾਂ ਲੱਖ ਮੁੰਡੇ ਵਾਲਿਆ ਨੂੰ ਦੇਣਾ, ਕਹਿ ਅੰਤਿਮ ਫੈਸਲਾ ਨਿਬੇੜ ਦਿੱਤਾ। ਅੱਜ ਟੈਨਸ਼ਨਾਂ ਦਾ ਮਾਰਿਆ ਮਨਜੀਤ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

ਆਪਣੀ ਸੱਤਰ ਸਾਲ ਪੁਰਾਣੀ ਰੂੜ੍ਹਵਾਦੀ ਸੋਚ ਨੂੰ ਆਪਦੇ ਕੋਲ ਰੱਖ, ਇਹ ਸੁਣ ਅਮਰ ਕੌਰ ਚੁੱਪ ਕਰ ਜਾਂਦੀ ਅਤੇ ਉਹਨਾ ਦੀ ਹਲਕੀ ਅਕਲ ਨੂੰ ਨੱਕ-ਬੁੱਲ੍ਹ ਵੱਟਦੀ। ਮਨਜੀਤ ਨੇ ਦੋ ਵਰ੍ਹੇ ਪਹਿਲਾਂ ਆਪਣੀ ਧੀ ਜਸਪ੍ਰੀਤ ਨੂੰ IELTS ਕਰਾ ਕੇ ਬਾਹਰ ਭੇਜਣ ਦਾ ਮਨ ਬਣਾਇਆ ਅਤੇ Plus Two ਤੋਂ ਬਾਅਦ IELTS ਵਿੱਚੋਂ ਸੱਤ band ਲੈਣ ਤੋਂ ਬਾਅਦ, ਘਰ ਦੀਆ ਤੰਗੀਆਂ ਤੋਸ਼ੀਆਂ ਨੂੰ ਵੇਖ ਕੇ,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 gift ਦਿੱਤੇ ਗਏ ਅਤੇ ਦੋਨਾਂ ਪਰਿਵਾਰਾਂ ਦਾ ਆਪਸੀ ਮੇਲ-ਮਿਲਾਪ ਬਹੁਤ ਵੱਧ ਗਿਆ ਸੀ। ਮਹੀਨੇ ਕੁ ਬਾਅਦ ਜਸਪ੍ਰੀਤ ਕੇਨੈਡਾ ਚਲੀ ਗਈ ਅਤੇ ਫੋਨ 'ਤੇ ਮੁੰਡੇ ਨਾਲ ਸਾਰੇ ਸੁੱਖ-ਦੁੱਖ ਫਰੋਲਦੀ। ਭਵਿੱਖ ਦੀ ਚਰਚਾ ਕਰਦੀ ਰਹਿੰਦੀ, ਉੱਧਰ ਜਸਪ੍ਰੀਤ ਦੇ ਮਾਪੇ ਵੀ ਦੀਵਾਲੀ, ਲੋਹੜੀ, ਸਾਰੇ ਤੀਰਥ-ਤਿਉਹਾਰਾਂ ਉੱਤੇ ਗਿਫਟਾਂ, ਮਠਿਆਈਆ ਲੈ ਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ ਘਰ ਪੁੱਜਦੇ ਰਹੇ।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 ਅਚਾਨਕ ਇਸ ਰਿਸ਼ਤੇ ਦਾ ਰੰਗ ਕਿਵੇਂ ਬਦਲ ਗਿਆ, ਇਹ ਸੋਚਕੇ ਪਰਿਵਾਰ ਅਤੇ ਰਿਸ਼ਤੇਦਾਰ ਸਭ ਨਿਰਾਸ਼ਤਾ ਵਿੱਚ ਸਨ। ਅੰਤ ਦੋਹਾਂ ਧਿਰਾਂ ਦੀਆ ਪੰਚਾਇਤਾਂ ਦੀ ਹਾਜ਼ਰੀ ਵਿੱਚ ਜਸਪ੍ਰੀਤ ਅਤੇ ਮੁੰਡੇ ਦੇ ਵਿਚਾਰ ਸੁਣੇ ਗਏ।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 ਰਿਸ਼ਤਾ ਨਾਲ ਅਜਿਹਾ ਤਿੜਕਿਆ ਕਿ ਟੁੱਟ ਹੀ ਗਿਆ। ਹੁਣ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਰਾਹੀਂ ਸਾਰੇ ਖਰਚੇ ਦਾ ਹਿਸਾਬ-ਕਿਤਾਬ ਅਤੇ ਗਿਫਟਾਂ ਦੇ ਜੋੜ-ਘਟਾਓ ਕਰ, ਮਨਜੀਤ ਵੱਲੋਂ ਸਤਾਰਾਂ ਲੱਖ ਮੁੰਡੇ ਵਾਲਿਆ ਨੂੰ ਦੇਣਾ, ਕਹਿ ਅੰਤਿਮ ਫੈਸਲਾ ਨਿਬੇੜ ਦਿੱਤਾ। ਅੱਜ ਟੈਨਸ਼ਨਾਂ ਦਾ ਮਾਰਿਆ ਮਨਜੀਤ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

ਮਨਜੀਤ ਨੇ ਦੋ ਵਰ੍ਹੇ ਪਹਿਲਾਂ ਆਪਣੀ ਧੀ ਜਸਪ੍ਰੀਤ ਨੂੰ IELTS ਕਰਾ ਕੇ ਬਾਹਰ ਭੇਜਣ ਦਾ ਮਨ ਬਣਾਇਆ ਅਤੇ Plus Two ਤੋਂ ਬਾਅਦ IELTS ਵਿੱਚੋਂ ਸੱਤ band ਲੈਣ ਤੋਂ ਬਾਅਦ, ਘਰ ਦੀਆ ਤੰਗੀਆਂ ਤੋਸ਼ੀਆਂ ਨੂੰ ਵੇਖ ਕੇ,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

ਭਵਿੱਖ ਦੀ ਚਰਚਾ ਕਰਦੀ ਰਹਿੰਦੀ, ਉੱਧਰ ਜਸਪ੍ਰੀਤ ਦੇ ਮਾਪੇ ਵੀ ਦੀਵਾਲੀ, ਲੋਹੜੀ, ਸਾਰੇ ਤੀਰਥ-ਤਿਉਹਾਰਾਂ ਉੱਤੇ ਗਿਫਟਾਂ, ਮਠਿਆਈਆ ਲੈ ਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ ਘਰ ਪੁੱਜਦੇ ਰਹੇ।

ਤਾਂ ਮੁੰਡੇ ਦੇ ਮਾਂ-ਪਿਉ ਜਸਪ੍ਰੀਤ ਦੇ ਘਰ ਆ ਕੇ ਕਹਿਣ ਲੱਗੇ, ਸਾਡਾ ਮੁੰਡਾ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ ਹੈ। ਜੇ ਤੁਸੀਂ ਜਸਪ੍ਰੀਤ ਦਾ ਵਿਆਹ ਕਿਤੇ ਹੋਰ ਕਰ ਦਿਓ।